ਅਗਲਾ ਆਪਣਾ ਕਿਸ੍ਸਾ ਹੈ ਗੀ ਪ੍ਰਦੂਸ਼ਣ ਅਜਕਲ ਜੇਡਾ ਵਧ ਰੇਯਾ ਹੈ ਪ੍ਰਦੂਸ਼ਣ ਦੀ ਕਿ ਸਮਸਯਾ ਹੈ। ਪ੍ਰਦੂਸ਼ਣ ਕਹਿ ਦੀਏ ਜਾ ਵਾਤਾਵਰਨ ਪ੍ਰਦੂਸ਼ਣ ਕਹਿ ਦੀਏ।

ਇਸ ਵਾਤਾਵਰਨ ਵਿਚ ਹਵਾ ਪਾਣੀ ਮਿੱਟੀ ਸੂਰਜ ਦੀ ਗਰਮੀ ਟੀ ਹੋਰ ਅਨੇਕਾਂ ਕਿਸਮਾਂ ਦਿਯਾਂ ਊਰਜਾਵਾਂ ਦਾ ਮਿਸ਼੍ਰਣ ਹੈ। ਮਨੁੱਖਾ ਸਮੇਤ ਸਮੇਤ ਜੇਵਾਂ ਟੀ ਬਨਸਪਤੀ ਦੀ ਹੋਣ ਤਦ ਹੀ ਸੰਭਵ ਹੈ ਜੇ ਕਰ ਧਰਤੀ ਉਤੇ ਇੰਨਾ ਸਾਰੀ ਆਪਣਾ ਰੂਪ ਟੀ ਓਹਨਾ ਦਾ ਆਪਸੀ ਤਾਲ ਮੇਲ ਉਸੀ ਸੰਤੁਲਿਤ ਮਾਤਰਾ ਵਿਚ ਹੀ ਕਾਇਮ ਰਹੇ, ਜਿਸ ਵਿਚ ਜੀਵ, ਸੰਸਾਰ ਤੇ ਬਨਸਪਤੀ ਦਾ ਪੈਦਾ ਹੋਣਾ ਵਧਣਾ ਚਲਨਾ ਸੰਭਵ ਹੋਯਾ ਸੀ। ਪਰੰਤੂ ਓਪੇਰ ਦੱਸੇ ਅਨੁਸਾਰ ਜਿਥੇ ਮਨੁਖਾ ਜੀਵਾਂ ਬਨਸਪਤੀ ਡੀ ਪੈਦਾ ਹੋਣ ਧਰਤੀ ਊਤੇ ਵਾਤਾਵਰਨ ਪੈਦਾ ਹੋਣ ਲਈ ਕਰੋੜਾ ਸਾਲ ਲਗ ਗਏ ਸਨ ਅਜੇ ਡੀ ਮਨੁਖ ਪਿਛਲੀ ਸਾਲ ਏਚ ਹੇ ਉਸ ਨੂ ਬੁਰੀ ਤਰ੍ਹਾ ਪਲੀਤ ਕਰ ਦਿਤਾ ਹੈ ਜਿਸ ਕਾਰਨ ਸਾਹ ਲੈਣ ਏਚ ਦਿਕ਼ਕ਼ਾਤ ਹੁੰਦੀ ਹੈ ਪਰ੍ਦੋਸ਼ਨ ਇੰਨਾ ਕੋ ਵਧ ਚੁਕ੍ਯ ਹੈ ਕ ਅੱਸੀ ਬਚਯਾ ਨੌ ਕਾਫੀ ਓਹਨਾ ਦਾ ਟੀਂ ਰਖਣਾ ਪੀਂਦਾ ਹੈ ਧਰਤੀ ਉਪਰ ਜੇਵਾਂ ਟੀ ਬਨਸਪਤੀ ਦੀ ਹੋਣ ਟੀ ਪਰ੍ਦੋਸ਼ਨ ਏਹੀ ਏਸ ਦਾ ਕਾਰਨ ਹੈ ਇਸ ਤੋ ਬਾਦ ਹੈ ਜੀ ਆਪਾ ਜੇ ਗਲ ਕਰੀਏ ਗੁਰੂ ਨਾਨਕ ਦੇਵਜੀ ਦੀ । ਓਹਨਾ ਦਾ ਜੀਵਨ, ਓਹਨਾ ਦੇ ਜੀਵਨ ਉਤੇ। ਸਾਡਾ ਭਾਰਤ ਪੀਰਾਂ ਪੇਘਮ੍ਬ੍ਰਾਂ ਸਾਧੂ ਸੰਤਾਂ ਰਿਸ਼ੀਆਂ ਮੁਨੀਆਂ ਤੇ ਅਵਤਾਰਾਂ ਦੀ ਧਰਤੀ ਹੈ ਸਮੇ ਸਮੇ ਨਾਲ ਆਪਦਾਵਾਂ ਵੀ ਸੋਚ ਏਥੀ ਪਰ੍ਘਾਤ ਹੋਈ ਜਿਸ ਏਚ ਸ਼੍ਰੀ ਗੁਰੂ ਨਾਨਕ ਦੇਵ ਗੀ ਅਜੇਹ ਮਹਾ ਪੁਰਖ ਸਨ ਜਿੰਨਾ ਨੀ ਕਲਯੁਗ ਏਚ ਅਵਤਾਰ ਉਤਾਰਯ ਭੂਲੀ ਭਟਕੀ ਲੋਕਾਂ ਨੌ ਸੀਧੀ ਰਾਹ ਪਾਯਾ ਆਯ ਸਿਖ ਧਰਮ ਡੀ ਪਹਲੀ ਗੁਰੂ ਸਨ ਇੰਨਾ ਦਾ ਜਨਮ ਗੁਰੂ ਨਾਨਕ ਦੇਵ ਜੀ ਦਾ ਜਨਮ ਪੰਦਰਾਂ ਅਪ੍ਰੈਲ ਚੌਦਾਂ ਸੌ ਉਣਹਤਰ ਈਸਵੀ ਨੌ ਰਾਏ ਭੋਇ ਦੀ ਤਲਵੰਡੀ ਪਾਕਿਸਤਾਨ ਨਨਕਾਣਾ ਸਾਹੇਬ ਮੇਹਤਾ ਕਾਲੁ ਗੀ ਡੀ ਘਰ ਮਾਤਾ ਤ੍ਰਿਪਤਾ ਦੀ ਸੁਪਾਘੀ ਕਹੁ ਏਚ ਹੋਯਾ ਮੇਹਤਾ ਕਾਲੁ ਪਿੰਡ ਏਚ ਪਟਵਾਰੀ ਸਨ ਜਦੋਂ ਆਯ ਸਤ ਸਾਲ ਡੀ ਹੋਏ ਤਾਂ ਪਿਤਾ ਗੀ ਨੀ ਵਿਦ੍ਯਾ ਵਾਸਤੇ ਗੋਪਾਲ ਨਾ ਦੇ ਤੰਬੇਰਾਮ ਪੰਡਿਤ ਕੋਲ ਪਢਨ ਲੈ ਭੇਜ੍ਯਾ। ਤੇ ਉਸ ਤੋ ਬਾਦ ਇੰਨਾ ਨੇ ਓਥੋਂ ਆਪਣੀ ਪਢ਼ਾਈ ਕਿਤੀ ਸੀ। ਮੋਬਿਲੇ ਫੋਨੇ ਮੋਬਾਈਲ ਫੋਨ ਜਾ ਆਪਾ ਕਹਿ ਕੀਏ cell phone ਦਾ ਯੁਗ। ਜਾ cell phone ਦੀ ਲੋਕਪ੍ਰਿਯਤਾ, ਲਾਭ ਤੇ ਹਾਣੀਆਂ, ਫੋਨ ਦੇ ਕਿ ਨੇ ਲਾਭ ਤੇ ਹਾਣੀਆਂ ਸੰਚਾਰ ਦਾ ਹਰਮਨ ਪਯਾਰਾ ਸਾਧਨ mobile phone ਜਿਸ ਨੂ cell phone ਵੀ ਕੇਹੰਡੀ ਸਨ ਵਰਤਮਾਨ ਸੰਸਾਰ ਏਚ ਸੰਚਾਰ ਦਾ ਸਬ ਤੋ ਹਰਮਨ ਪਯਾਰਾ ਸਾਧਨ ਬਣ ਗਯਾ ਆਯ ਅਜੇ ਤੁਸੀਂ ਪਾਵੇਂ ਕਿਤਹੀ ਵੀ ਹੋਵੋ ਤੁਹਾਨੂ ਇਧੇਰ ਉਧੇਰ ਕੋਈ ਨਾ ਕੋਈ ਕੇਲ ਫੋਨੇ ਟੀ ਗੱਲਾਂ ਕਰਦਾ ਦਿੱਸ ਪਾਵੀ ਗਾ ਯਾ ਘਟੋ ਘਟ ਵੀ ਜੈਬ ਵਿਚ ਯਾ ਪੁਰਸੇ ਏਚ ਕੇਲ ਫੋਨੇ ਦੀ ਘੰਟੀ ਵਜਦੀ ਜ਼ਰੂਰ ਸੁਨ ਪਾਵੀ ਗੀ ਅਜੇ ਤੋ ਚੌਬੀ ਪੱਚੀ ਸਾਲ ਪੇਹ੍ਲਾਂ ਜਦੋਂ ਅਮੇਰਿਕਾ ਏਚ ਟੀ ਬਾਰਾਂ ਤੇਰਾਂ ਸਾਲ ਪਹਲਾ ਭਾਰਤ ਵਿਚ ਹੋਯਾ ਤਾਂ ਏਸ ਨੂ ਇਕ ਨਾਯਾਬ ਚੀਜ਼ ਸਮਜਾ ਜਾਂਦਾ ਸੀ ਉਸਨੂੰ ਹਰ ਰੋਜ ਘਰ ਬੈਠਿਆਂ ਕਿਰਾਇਆ ਪਹੁੰਚ ਜਾਂਦਾ ਹੈ। ਬੰਦਾ ਸਮਝਦਾ ਹੈ ਕਿ ਇਹ ਕਰਮਾਂ ਦਾ ਫਲ ਹੈ।

ਉਸਦੇ ਨਾਲ ਉਸਦੀ ਪਤਨੀ, ਤਿੰਨ ਬੱਚੇ ਤੇ ਸਮਾਨ ਸੀ। ਬੰਤੇ ਨੇ ਉਸ ਤੋਂ ਦੋ ਰੁਪਏ ਮੰਗੇ। ਪਰ ਉਹ ਇੱਕ ਰੁਪਇਆ ਦਿੰਦਾ ਸੀ। ਬੰਤੇ ਨੇ ਰੁਪਇਆ ਨਾ ਮਨਜੂਰ ਕਰਨ ਦਿੱਤਾ। ਉਹ ਸੋਚਣ ਲੱਗਾ ਕਿ ਇੰਨੇ ਸਮਾਨ ਦੇ ਦੋ ਰੁਪਏ ਵੀ ਘੱਟ ਹਨ। ਕੁਝ ਦੇਰ ਪਿੱਛੋਂ

ਆਪਣੇ ਅੱਗੇ ਡੰਡੇ ਉਪਰ ਬਿਠਾ ਲਿਆ। ਉਹ ਸਾਰਿਆਂ ਤੋਂ ਅੱਗੇ ਬੈਠ ਕੇ ਬਹੁਤ ਖੁਸ਼ ਸੀ। ਬੰਤੇ ਨੂੰ ਉਹ ਮੁੰਡਾ ਆਪਣੀ ਮੁੰਡੇ ਉਮਰ ਦਾ ਲੱਗਾ ਸੀ। ਬੰਤੇ ਨੂੰ ਪੁੱਛਣ ਤੇ ਉਸਨੂੰ ਪਤਾ ਲੱਗਾ ਕਿ ਉਸਦਾ ਨਾਮ

ਟਿਕਾਣੇ ਤੇ ਉਤਰ ਗਏ ਅਤੇ ਹਲਵਾਈ ਘਣਸ਼ਿਆਮ ਤੋਂ ਦੋ ਰੁਪਏ ਲੈ ਕੇ ਬੰਤੇ ਨੂੰ ਦਿੰਦਾ ਹੈ। ਉਹਨਾਂ ਨੂੰ ਉਤਾਰਨ ਮਗਰੋਂ ਬੰਤਾ ਰਮਨ ਤੇ ਆਪਣੇ ਲੜਕੇ ਸੁਮਨ ਦੇ ਨਾਂ ਬਾਰੇ ਯਾਦ ਕਰਦਾ ਹੈ। ਉਹ ਦੱਸਦਾ ਹੈ ਕਿ ਉਹਨੂੰ ਪਹਿਲਾ ਆਪਣੇ ਲੜਕੇ ਦਾ ਨਾਮ ਚੰਗਾ ਨਹੀਂ ਸੀ ਲੱਗਦਾ ਪਰ ਪਿੱਛੋਂ ਉਸਨੂੰ ਇਹ ਵੀ ਚੰਗਾ ਲੱਗਣ ਲੱਗ ਪਿਆ। ਇੰਨੇ ਨੂੰ ਇਕ ਵਿਆਹਿਆ ਜੋੜਾ ਉਸਨੂੰ ਇਕ ਰੁਪਇਆ ਦੇਣ ਕਰਕੇ ਗੁਰੂ ਰਾਮਦਾਸ ਸਰਾਂ ਵਿੱਚ ਜਾਣ ਕਰਕੇ ਉਸਦੇ rickshaw ਵਿੱਚ ਬੈਠ ਜਾਂਦਾ ਹੈ। ਬੰਤਾ ਸੋਚਦਾ ਹੈ ਕਿ ਨਵੇਂ ਵਿਆਹੇ ਜੋੜੇ ਤੋਂ ਭਾਵੇਂ ਉਹ ਦੋ ਮੰਗ ਲੈਂਦਾ। ਉਸਨੂੰ ਨਾਂਹ ਨਹੀਂ ਸੀ ਹੋਣੀ। ਪਰ ਉਸਦਾ ਇਹ ਕੰਮ ਨਹੀਂ। ਉਸਦਾ ਕੰਮ ਆਪਣਾ ਹੱਕ ਲੈਣਾ ਹੀ ਹੈ। ਬਾਜਾਰ ਦੀ ਸਜਾਵਟ ਦੇਖ ਕੇ ਬੰਤਾ ਸਮਝ ਜਾਂਦਾ ਹੈ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮਦਿਨ ਹੈ। ਉਸ ਸਮੇਂ ਧੁੱਪ ਬਹੁਤ ਸੋਹਣੀ ਨਿਕਲ ਆਈ ਸੀ ਤੇ ਬੰਤੇ ਦਾ ਦਿਲ ਕਰਦਾ ਸੀ ਕਿ ਉਹ rickshaw ਰੋਕ ਕੇ ਥੋੜੀ ਜਿਹੀ ਧੁੱਪ ਸੇਕ ਲਵੇ। ਉਸਨੇ ਸੋਚਿਆ ਕਿ ਗੁਰਪੁਰਬ ਹੋਣ ਕਰਕੇ ਅੱਜ ਉਹ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਵੇਗਾ। rickshaw ਵਿੱਚ ਬੈਠਾ ਜੋੜਾ ਆਪਸ ਵਿੱਚ ਗੱਲਾਂ ਕਰ ਰਿਹਾ ਸੀ। ਵਹੁਟੀ ਕਹਿ ਰਹੀ ਸੀ ਕਿ

ਉਹ ਕਹਿੰਦਾ ਹੈ ਕਿ ਉਸਨੇ ਉਸਨੂੰ ਖੂਬਸੂਰਤ ਹੋਣ ਕਰਕੇ ਹੀ ਚੁਣਿਆ ਹੈ। ਇਸ ਪਿੱਛੋਂ ਉਹ ਦਰਬਾਰ ਸਾਹਿਬ ਜਾਣ ਪਿੱਛੋਂ ਕੋਈ picture ਦੇਖਣ ਤੇ ਫਿਰ television ਖਰੀਦਣ ਬਾਰੇ ਗੱਲਾਂ ਕਰਦੇ ਹਨ। ਇਸ ਪਿੱਛੋਂ ਉਹ ਪਹਾੜ ਦੀ ਸੈਰ ਤੇ ਸਰਦੀ ਬਾਰੇ ਗੱਲਾਂ ਕਰਦੇ ਹਨ। ਇਹ ਸੁਣ ਕੇ ਬੰਤੇ ਨੂੰ ਵੀ ਕਹਿਰ ਦੀ ਸਰਦੀ ਦਾ ਖਿਆਲ ਆਉਂਦਾ ਹੈ। ਉਹ ਸੋਚਦਾ ਹੈ ਕਿ ਜੇ ਵੱਡੇ-ਵੱਡੇ ਲੋਕਾਂ ਨੇ ਰਾਤ-ਦਿਨ ਵੱਡੇ-ਵੱਡੇ ਮੁੱਢ ਨਾ ਧੁਖਾਏ ਹੁੰਦੇ ਤਾਂ ਉਸ ਵਰਗੇ ਠੱਰਦੇ-ਮਰਦੇ ਹੁੰਦੇ। ਉਹ ਇਹਨਾਂ ਲੋਕਾਂ ਨੂੰ ਬਹੁਤ ਦਿਆਲੂ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਸਾਰੇ ਇਹਨਾਂ ਵਾਂਗ ਵੰਡ ਕੇ ਛੱਕਿਆ ਕਰਨ। ਫਿਰ ਉਹ ਸੋਚਦਾ ਹੈ ਕਿ ਸਾਰੇ ਆਪਣਾ ਹੀ ਉਲੂ ਸਿੱਧਾ ਕਰਦੇ ਹਨ। ਚੰਗੇ ਬੰਦੇ ਦੁਨੀਆਂ ਵਿੱਚ ਘੱਟ ਹਨ। rickshaw ਵਿੱਚ ਵਹੁਟੀ ਆਪਣੇ ਪਤੀ ਨੂੰ ਬਿਜੀ ਵੱਲ ਚੱਲਣ ਲਈ ਕਹਿੰਦੀ ਹੈ ਪਰ ਪਤੀ ਕਹਿੰਦਾ ਹੈ ਕਿ ਘੜੀ-ਮੁਢੀ ਸਹੁਰੇ ਜਾਣਾ ਚੰਗੀ ਗੱਲ ਨਹੀਂ। ਗੱਲਾਂ-ਗੱਲਾਂ ਵਿੱਚ ਹੀ ਪਤੀ ਵਹੁਟੀ ਦੀ ਤਾਰੀਫ ਕਰਦਾ ਹੈ ਤੇ ਉਹ ਕਹਿੰਦੀ ਹੈ ਕਿ ਕਿੰਨੀ ਉਚੀ ਬੋਲਦੇ ਓ ਤੁਸੀਂ, ਦੇਖੀ ਉਹਨੂੰ ਸੁਣਦਾ ਪਿਆ ਆ। ਪਰ ਪਤੀ ਕਹਿੰਦਾ ਹੈ ਫੇਰ ਕੀ ਹੋਇਆ, ਸੁਣਦਾ ਰਹੇ, ਸਾਨੂੰ ਕੀ।

ਉਹ ਸੋਚਦਾ ਹੈ ਕਿ ਉਸਨੂੰ ਝੁਰਨਾ ਨਹੀਂ ਚਾਹੀਦਾ ਕਿਉਂਕਿ ਉਸ ਕੋਲ ਸਭ ਕੁਛ ਹੈ। ਉਸਦੀ ਪਤਨੀ ਹੈ, ਬੱਚੇ ਹਨ ਤੇ ਮਾਂ ਹੈ। ਉਸਦੀ ਮਾਂ ਭਾਵੇਂ ਨੂੰਹ ਨਾਲ ਲੜਾਈ ਪਿੱਛੋਂ ਪਿੰਡ ਵਿੱਚ ਹੀ ਰਹਿੰਦੀ ਹੈ ਪਰ ਉਹ ਉਸਦੀ ਸੇਵਾ ਜਰੂਰ ਕਰਦਾ ਹੈ। ਫਿਰ ਉਹ ਮਾਂ ਦੀਆਂ ਅੱਖਾਂ ਦੇ operation ਬਾਰੇ ਸੋਚਦਾ ਹੈ। ਅੱਗੇ ਰਸਤਾ ਬੰਦ ਹੁੰਦਾ ਹੈ ਤੇ ਜੋੜਾ ਉਸਨੂੰ ਰੁਪਇਆ ਫੜਾ ਕੇ ਉਤਰ ਜਾਂਦਾ ਹੈ।

ਫਿਰ ਉਹ ਰਾਹ ਵਿੱਚ ਕਹਿੰਦੇ ਹਨ ਕਿ ਭੀੜ ਹੋਣ ਕਰਕੇ ਰਿਕਸ਼ਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ। ਇਸ ਕਰਕੇ ਉਹ ਉਸਨੂੰ ਇੱਕ ਰੁਪਇਆ ਹੀ ਦੇਣਗੇ। ਉਹ ਉਸਨੂੰ ਦੱਸਦੇ ਹਨ ਕਿ ਉਹਨਾਂ ਦੇ ਪੰਜਾਂ ਕੁੜੀਆਂ ਪਿੱਛੋਂ ਮੁੰਡਾ ਹੋਇਆ ਸੀ। ਉਹ ਦੱਸਦੇ ਹਨ ਕਿ ਉਹਨਾਂ ਦੀ ਜ਼ਮੀਨ ਇੰਨੀ ਹੈ ਕਿ ਭਾਵੇਂ ਪੰਜ ਪੁੱਤਰ ਹੁੰਦੇ ਤਾਂ ਵੀ ਰੱਜ-ਰੱਜ ਕੇ ਖਾਂਦੇ। ਬੰਤਾ ਕਹਿੰਦਾ ਹੈ ਕਿ ਰੱਬ ਜੋੜੀ ਰਲਾ ਦੇਵੇਗਾ। ਇਸ ਪਿੱਛੋਂ ਬੰਤਾ ਆਪਣੇ ਇਕਲੌਤੇ ਪੁੱਤਰ ਸੁਮਨ ਬਾਰੇ ਸੋਚਣ ਲੱਗਦਾ ਹੈ। ਉਸਨੂੰ ਪਤੀ ਪਤਨੀ ਦੀਆਂ ਗੱਲਾਂ ਫਿਰ ਸੁਣਾਈ ਦਿੰਦੀਆਂ ਹਨ। ਉਸਨੂੰ ਪਤਾ ਲੱਗਦਾ ਹੈ ਕਿ ਉਹ ਕਾਕੇ ਦੇ ਹੋਣ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਸਵਾ ਪੰਜਾ ਦਾ ਪ੍ਰਸ਼ਾਦ ਕਰਾਕੇ ਤੇ ਉਸਦਾ ਨਾਂ ਰੱਖਾ ਕੇ ਆਏ ਹਨ। ਫਿਰ ਉਹ ਕਹਿੰਦਾ ਹੈ ਕਿ ਭਾਵੇਂ ਹੁਣ ਉਸਦਾ ਪੁੱਤਰ ਜਮੀਨਾਂ ਸਾਂਭੇਗਾ, ਪਰ ਉਹ ਕੁੜੀਆਂ ਦਾ ਹੱਕ ਵੀ ਨਹੀਂ ਰੱਖੇਗਾ। ਪਤਨੀ ਉਸਨੂੰ ਚਿਤਾਰਦੀ ਹੈ ਕਿ ਹੁਣ ਉਸਨੂੰ ਕੁੜੀਆਂ ਦਾ ਹੇਤ ਛੇਦਦਾ ਪਿਆ ਹੈ। ਪਹਿਲਾ ਉਹ ਕਹਿੰਦਾ ਹੁੰਦਾ ਸੀ ਕਿ ਉਹ ਮੁੰਡਾ ਪ੍ਰਾਪਤ ਕਰਨ ਲਈ ਹੋਰ ਵਿਆਹ ਕਰਾ ਲਵੇਗਾ ਪਰ ਪਤੀ ਕਹਿੰਦਾ ਹੈ ਕਿ ਉਹ ਏਵੇਂ ਹੱਸਦਾ ਹੁੰਦਾ ਸੀ। ਇਹ ਸੁਣ ਕੇ ਬੰਤਾ ਵੀ ਸੋਚਦਾ ਹੈ ਕਿ ਉਹ ਵੀ ਆਪਣੀਆਂ ਧੀਆਂ ਨੂੰ ਸੁਮਨ ਜਿੰਨਾ ਹੀ ਪੜਾਵੇਗਾ ਕਿਉਂਕਿ ਪੜਾਈ-ਲਿਖਾਈ ਦਾਜ ਨਾਲੋਂ ਵੀ ਜਰੂਰੀ ਹੈ।

ਪਰ ਪਤੀ ਸੁਵਰਨੀ ਦਾ ਵਿਆਹ ਕਰਨ ਦੇ ਹੱਕ ਵਿੱਚ ਨਹੀਂ । ਉਹ ਚਾਹੁੰਦਾ ਹੈ ਕਿ ਸੁਵਰਨੀ ਪੜ੍ਹੇ। ਉਹ ਤਾਂ ਆਪਣੀ ਪਤਨੀ ਨਾਮੂ ਨੂੰ ਵੀ ਪੜ੍ਹਨ ਲਈ ਆਖਦਾ ਹੈ। ਪਰ ਉਹ ਕਹਿੰਦਾ ਹੈ ਕਿ ਮੈਨੂੰ ਤਾਂ ਏਸ ਦਾ ਕੋਕਾ ਵੀ ਨਹੀਂ ਆਉਂਦਾ। ਹੁਣ ਸੁਣ ਕੇ ਬੰਤਾ ਵੀ ਆਪਣੀ ਪਤਨੀ ਬਾਰੇ ਸੋਚਣ ਲੱਗਦਾ ਹੈ। ਜਿਸਨੂੰ ਵੀ ਕੁਛ ਨਹੀਂ ਆਉਂਦਾ। ਉਹ ਸੋਚਦਾ ਹੈ ਕਿ ਉਸਦਾ ਹੁਣ ਪੜ੍ਹਨ ਦਾ ਵਕਤ ਨਿਕਲ ਗਿਆ ਹੈ। ਰਾਮਾਨੰਦ ਦੇ ਬਾਗ ਆ ਜਾਣ ਕਰਕੇ ਸਵਾਰੀਆਂ ਉੱਤਰ ਜਾਂਦੀਆਂ ਹਨ।

ਉਹ ਚਾਹੁੰਦਾ ਹੈ ਕਿ ਸਭ ਨੂੰ ਉਸਦੀ ਕਿਰਤ ਦੀ ਅਹ ਕਿਰਤ ਹੀ ਮਿਲਦੀ ਰਹੇ। ਹੋਰ ਕੁਛ ਨਹੀਂ ਚਾਹੀਦਾ। ਫਿਰ ਬੰਤਾ rickshaw ਮੋੜ ਕੇ ਜਲ੍ਹਿਆਂ ਵਾਲੇ ਬਾਗ ਵਿੱਚ ਚਲ ਪੈਂਦਾ ਹੈ। ਉਸਨੂੰ ਯਾਦ ਆਉਂਦਾ ਹੈ ਕਿ ਅੱਜ ਤੋਂ ਪੰਜਾਹ ਸਾਲ ਪਹਿਲਾ ਅੰਗਰੇਜਾਂ ਨੇ ਬਹੁਤ ਸਾਰੇ ਦੇਸ਼ ਭਗਤ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤੇ ਸਨ।

loud speaker ਦੀ ਆਵਾਜ ਰਾਹੀਂ ਦੇਸ਼ ਭਗਤੀ ਦਾ ਗੀਤ ਸੁਣਾਈ ਦਿੰਦਾ ਹੈ। ਇੰਨੇ ਨੂੰ ਇੱਕ ਪੰਜਾਹ ਕੁ ਸਾਲਾ ਦਾ ਚਿੱਟੇ ਖੱਦਰ ਦੇ ਕੱਪੜਿਆਂ ਵਾਲਾ ਆਦਮੀ ਚੌਂਕ ਬਾਬਾ ਸਾਹਿਬ ਜਾਣ ਲਈ ਕਹਿ ਕੇ ਉਸਦੇ rickshaw ਵਿੱਚ ਬੈਠ ਗਿਆ। ਉਸਨੇ ਦੱਸਿਆ ਕਿ ਉਸਦੀ ਘਬਰਾਹਟ ਦਾ ਕਾਰਨ ਉਸਦੇ ਪਿਤਾ ਦੀ ਬੀਮਾਰੀ ਹੈ। ਉਹ ਦੱਸਦਾ ਹੈ ਕਿ ਉਹਨਾਂ ਬੇਸਣ ਵਾਲੀਆਂ ਰੋਟੀਆਂ ਖਾਧੀਆਂ ਬਸ ਉਸ ਤੋਂ ਪਿੱਛੋਂ ਉਲਟੀਆਂ ਹੀ ਬੰਦ ਨਹੀਂ ਹੋਈਆਂ। ਉਸਨੇ ਦੱਸਿਆ ਕਿ ਜਿਹੜਾ ਸਵੇਰੇ ਟੀਕਾ ਲਾਇਆ ਸੀ, doctor ਕਹਿੰਦਾ ਹੈ ਕਿ ਅਸਲੀ ਨਹੀਂ ਸੀ। ਇਸੇ ਕਰਕੇ ਹੀ ਹੁਣ ਤੱਕ ਆਰਾਮ ਨਹੀਂ ਆਇਆ। ਬੰਤਾ ਉਸਨੂੰ ਹੌਂਸਲਾ ਦਿੰਦਾ ਹੈ। ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਉਮਰ ਅੱਸੀ ਸਾਲ ਹੈ ਤੇ ਜਲ੍ਹਿਆਂ ਵਾਲੇ ਕਾਂਡ ਵਿੱਚ ਇੱਕ ਗੋਲੀ ਉਸਦੀ ਲੱਤ ਵਿੱਚ ਲੱਗੀ ਸੀ। ਉਹ ਉਹਨਾਂ ਦੀ ਬੀਮਾਰੀ ਬਾਰੇ ਬਹੁਤ ਫਿਕਰ ਜਾਹਰ ਕਰਦਾ ਹੈ। ਅੰਤ ਉਹ ਨਾਂਹ ਨਾਂਹ ਕਰਦੇ ਬੰਤੇ ਨੂੰ ਪੈਸੇ ਦੇ ਦਿੰਦਾ ਹੈ। ਬੰਤੇ ਦਾ ਦਿਲ ਉਸ ਬਜੁਰਗ ਦੇ ਦਰਸ਼ਨ ਕਰਨ ਨੂੰ ਕਰਦਾ ਸੀ ਪਰ ਉਹ ਆਪਣੀ ਔਕਾਤ ਬਾਰੇ ਜਾਣ ਕੇ ਰੁੱਕ ਜਾਂਦਾ ਹੈ। ਫਿਰ ਬੰਤੇ ਨੂੰ ਸੱਠ ਪੈਸੇ ਵਿੱਚ ਚਾਟੀਵਿੰਡ ਦਰਵਾਜੇ ਤੱਕ ਜਾਣ ਵਾਲੀਆਂ ਸਵਾਰੀਆਂ ਮਿਲ ਜਾਂਦੀਆਂ ਹਨ। ਬੰਤਾ ਰਹੂ ਦਾ ਗਿਲਾਸ ਪੀ ਕੇ rickshaw ਚਲਾਉਣ ਲੱਗ ਪੈਂਦਾ ਹੈ।

ਉੱਤਰ ਜਾਂਦੇ ਹਨ ਅਤੇ ਉਹ ਜਲਦੀ ਜਲਦੀ ਪੈਸੇ ਦੇ ਕੇ ਸੱਜੇ ਵੱਲ ਤੁਰ ਪੈਂਦੇ ਹਨ। ਬੰਤਾ ਉਹਨਾਂ ਦੇ ਸੁਭਾਅ ਦੀ ਤਾਰੀਫ ਕਰਦਾ ਹੈ। ਉਸਨੂੰ ਧੁੱਪ ਚੜ੍ਹਨ ਤੇ ਵੀ ਆਪਣੀਆਂ ਉਂਗਲਾਂ ਠੰਡ ਨਾਲ ਆਕੜੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ। ਉਸਦੇ ਹੱਥਾਂ ਨੂੰ ਬਹੁਤ ਖੁਸ਼ਕੀ ਹੋ ਗਈ ਸੀ। ਉਹ ਡੋਰਾਂ ਨੂੰ ਮਾਂਝਾ ਲਾ ਰਹੇ ਮਾਂਝਾ ਲਾ ਰਹੇ ਕਿਰਤੀਆਂ ਦੀ ਪ੍ਰਸ਼ੰਸਾ ਕਰਦਾ ਹੈ ਤੇ ਸਤਿ ਸ਼੍ਰੀ ਆਕਾਲ ਜੀ ਮੈਂ ਆਪਣਾ ਵੰਸ਼ਿਕਾ ਤੁਹਾਡੇ ਸਾਹਮਣੇ ਪੰਜਾਬੀ ਦਾ topic start ਕਰਨ ਜਾ ਰਹੀ ਹਾਂ ਜਿਸਦਾ ਨਾਮ ਹੈ ਪੰਜਾਬੀ ਵਿਆਕਰਨ ਮਹੱਤਤਾ ਅਤੇ ਬੁਨਿਆਦੀ ਤੱਤ। ਮਨੁੱਖ ਅਹ ਮਨੁੱਖੀ ਜੀਵਨ ਵਿੱਚ ਭਾਸ਼ਾ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੈ। ਭਾਸ਼ਾ ਪਸ਼ੂ ਹੋਣ ਦੇ ਕਾਰਨ ਹੀ ਮਨੁੱਖ ਸਮਾਜਿਕ ਪਸ਼ੂ ਬਣਨ ਦੇ ਯੋਗ ਹੈ। ਹੋ ਅਹ ਹੋ ਸਕਿਆ ਹੈ ਗਿਆਨ ਵਿਗਿਆਨ ਦੇ ਖੇਤਰ ਵਿੱਚ ਮਨੁੱਖਾਂ ਦੁਆਰਾ ਜੋ ਵੀ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਉਹਨਾਂ ਸਭਨਾਂ ਦਾ ਮੂਲ ਆਧਾਰ ਭਾਸ਼ਾ ਹੀ ਹੈ। ਜਿਸ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਵੱਖ-ਵੱਖ ਵੱਖ-ਵੱਖ ਨੂੰ ਸਭਨਾਂ ਦਾ ਮੂਲ ਆਧਾਰ ਕਿਹਾ ਜਾਂਦਾ ਹੈ। ਦਰਅਸਲ ਭਾਸ਼ਾ ਦੇ ਮਾਧਿਅਮ ਨਾਲ ਹੀ ਮਨੁੱਖ ਨੂੰ ਨੇ ਗਿਆਨ ਦੀ ਸੰਭਾਲ, ਗਿਆਨ ਦੇ ਸੰਚਾਰ ਅਤੇ ਗਿਆਨ ਵਿੱਚ ਵਾਧੇ ਦੇ ਵੱਡਮੁੱਲੇ ਕਾਰਜ ਨਿਭਾ ਸਕਣ ਦੀ ਸਮਰੱਥਾ ਪ੍ਰਾਪਤ ਕੀਤੀ ਹੈ। ਏਸੇ ਲਈ ਰਿਗ ਅਹ ਰਿਗਵੇਦ ਵਿੱਚ ਕਿਹਾ ਗਿਆ ਹੈ ਕਿ ਭਾਸ਼ਾ ਦੇ ਸਦਕੇ ਮਨੁੱਖ ਨੇ ਦੇਵ ਅਹ ਦੇਵੀ ਸ਼ਕਤੀ ਪ੍ਰਾਪਤ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਜਾਨਵਰ ਦੀ ਆਪਸੀ ਵਿਚਕਾਰ ਸੰਚਾਰ ਲਈ ਕਿਸੇ ਨਾ ਕਿਸੇ ਧੁਨਿਆਤਮਕ ਅਤੇ ਕ੍ਰਿਸ਼ਨ ਵੀ ਸੰਚਾਰ ਵਿਧੀ ਦੀ ਵਰਤੋਂ ਕਰਦੇ ਹਨ। ਪਰ ਇਹ ਵਿਧੀਆਂ ਬਹੁਤ ਹੀ ਸੀਮਿਤ ਭਾਵਾਂ ਦੁੱਖ, ਖੁਸ਼ੀ, ਡਰ ਆਦਿ ਦਾ ਪ੍ਰਗਟਾਵਾ ਕਰਨ ਦੇ ਸਮਰੱਥ ਹੁੰਦੀਆਂ ਹਨ ਅਤੇ ਪ੍ਰਗਟਾਵੇ ਦੇ ਵਿਸ਼ੇਸ਼ ਸਮੇਂ ਸਥਾਨ ਅਤੇ ਸਥਿਤੀ ਦੇ ਹਵਾਲੇ ਨਾਲ ਹੀ ਸੰਭਵ ਬਣਦਾ ਹੈ। ਮਨੁੱਖ ਵੀ ਭਾਸ਼ਾ ਤੋਂ ਇਲਾਵਾ ਕੁੱਝ ਕੁ ਹੋਰ ਸੰਚਾਰ ਵਿਧੀ traffic ਲਾਈਟਾਂ, ਰੇਲ ਗੱਡੀ ਦੇ guard ਦੀ ਝੰਡੀ ਅਤੇ ਵਰਤੋਂ ਕਰਦਾ ਹੈ। ਪਰ ਇਹ ਵਿਧੀਆਂ ਦੀ ਜਾਣਕਾਰੀ ਸੰਚਾਰ ਵਿਧੀ ਵਾਲੀਆਂ ਸੀਮਾਵਾਂ ਵਿੱਚ ਜਕੜੀਆਂ ਰਹਿੰਦੀਆਂ ਹਨ। ਹੋਰ ਸੰਭਾਵਿਕ ਹੋਰ ਸਭ ਸੰਚਾਰ ਵਿਧੀ ਦੇ ਟਾਕਰੇ ਉੱਤੇ ਭਾਸ਼ਾ ਹੀ ਅਜਿਹਾ ਸੰਚਾਰ ਮਾਧਿਅਮ ਹੈ ਜੋ ਸਮੇਂ, ਸਥਾਨ ਜਾਂ ਸਥਿਤੀ ਨਾਲ ਸਬੰਧਿਤ ਕਿਸੇ ਕਿਸਮ ਦੀ ਸੀਮਾ ਕਬੂਲ ਨਹੀਂ ਕਰਦਾ। ਜਟਿਲਤਾ ਉਤਪਾਦਕ ਅਤੇ ਭਾਸ਼ਾ ਦੇ ਅਜਿਹੇ ਵਿਲੱਖਣ ਗੁਣ ਹਨ ਜੋ ਇਸਨੂੰ ਵਿਚਾਰ ਸੰਸਾਰ ਦਾ ਸ਼ਕਤੀਸ਼ਾਲੀ ਮਾਧਿਅਮ ਬਣਾਉਂਦੇ ਹਨ। ਭਾਸ਼ਾ ਦੀ ਜਟਿਲਤਾ ਅਤੇ ਪੱਖ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਭਾਸ਼ਾ ਦੇ ਬੋਲਾਂ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਉਦਾਹਰਤਾ ਕਿਸੇ ਟੇਢਾ ਕਾਰਜ ਹੈ। ਮਿਸਾਲ ਵਜੋਂ ਪੰਜਾਬੀ ਵਾਕ ਮੇਰਾ ਸਿਰ ਚਕਰਾ ਖਾ ਰਿਹਾ ਹੈ ਨੂੰ ਅੰਗਰੇਜ਼ੀ ਵਿੱਚ My head is eating circle ਕਹਿਣਾ ਹਾਸੋਹੀਣੀ ਗੱਲ ਬਣਦੀ ਹੈ। ਭਾਸ਼ਾ ਦੀ ਉਤਪਾਦਕ ਇਸ ਵਿੱਚ ਹੈ ਕਿ ਕਿਸੇ ਭਾਸ਼ਾ ਦਾ ਇੱਕ ਬੁਲਾਰਾ ਨਿੱਤ ਅਜਿਹਾ ਨੇਕ ਨਵੇਂ ਵਾਕ ਬੋਲਦਾ ਘੜਦਾ ਹੈ, ਜੋ ਉਸਨੇ ਪਹਿਲਾਂ ਨਾ ਕਦੇ ਬੋਲੇ ਨਾ ਪੜ੍ਹੇ ਅਤੇ ਨਾ ਹੀ ਸੁਣੇ ਹੁੰਦੇ ਹਨ। ਉਸਦੇ ਅਜਿਹੇ ਉਤਪਾਦਕ ਕੀਤੇ ਵਾਕਾਂ ਨੂੰ ਸਮਝਣ ਵਾਲੀ ਉਸਦੇ ਸਰੋਤੇ ਕਈ ਔਕੜ ਮਹਿਸੂਸ ਕਰਦੇ, ਭਾਸ਼ਾ ਦੀ ਉਤਪਾਦਕ ਦੀ ਵਿਧੀ ਮਿਸਾਲ ਹੈ ਕਿ ਵਿਸ਼ੇਸ਼ ਵਸਤੂ ਬ ਅਹ ਬਾਰੇ

ਸ਼ਬਦ ਸੰਬੰਧਿਤ ਭਾਸ਼ਾ ਭਾਈਚਾਰੇ ਦੀ ਲੋੜਾਂ ਦੀ ਪੂਰਤੀ ਹਿੱਤ ਸਮੇਂ-ਸਮੇਂ ਵੱਖ-ਵੱਖ ਵਸਤੂਆਂ ਦੇ ਸੂਚਕ ਬਣਦੇ ਰਹਿੰਦੇ ਹਨ। ਭਾਰਤੀ ਪਰੰਪਰਾ

ਸੰਚਾਰਕ ਸਿਧਾਂਤ ਉਸਦਾ ਵਿਆਕਰਨ ਸਿਰਜਨਾ ਅਤੇ ਇਸਦੇ ਦ੍ਰਿਸ਼ਟੀ ਬਿੰਦੂ ਅਤੇ ਅਧਾਰਤ ਨਾਲ ਮਿਲਾਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧੁਨੀ ਭਾਸ਼ਾ ਦੀ ਮੁੱਢਲੀ ਇਕਾਈ ਹੈ, ਪਰ ਭਾਸ਼ਾ ਆਪਣੇ ਆਪ ਵਿੱਚ ਵਿਸ਼ੇਸ਼ ਪ੍ਰਕਾਰ ਦੀਆਂ ਧੁਨੀਆਂ ਦਾ ਪ੍ਰਬੰਧਕ ਹੁੰਦੀ ਹੈ। ਇਸ ਪ੍ਰੰਬ ਅਹ ਇਸ ਪ੍ਰੰਬਧਕ ਦੀ ਸਾਰਥਿਕਤਾ ਵਿਆਕਰਨ ਇਕਾਈ ਭਾਵ ਅੰਸ਼ ਸ਼ਬਦ, ਵਾਕ ਅੰਸ਼, ਉਪਵਾਕ ਅਤੇ ਵਾਕ ਦੀ ਵਰਤੋਂ ਪੱਧਰ ਉੱਤੇ ਪ੍ਰਗਟ ਹੁੰਦੀ ਹੈ। ਇਨ੍ਹਾਂ ਇਕਾਈਆਂ ਦੀ ਵਿਸ਼ੇਸ਼ ਆਦਿ ਅਤੇ ਵਿਆਕਰਨ

ਕਾਲ ਕਾਰਕ ਆਦਿ ਦੇ ਸਬੰਧਤ ਵਿੱਚ ਉਜਾਗਰ ਹੁੰਦੀ ਹੈ। ਇੱਥੇ ਇਹ ਸੰਕੇਤ ਮਿਲਦਾ ਹੈ ਕਿ ਕਿਸੇ ਭਾਸ਼ਾ ਦੀ ਵਿਆਕਰਨ ਉਪਰੋਕਤਾ ਇਕਾਈ ਸ਼੍ਰੇਣੀਆਂ ਲਈ ਪਰਵਰਗਾਂ ਨਾਲ ਸਬੰਧਿਤ ਹੈ। ਭਾਸ਼ਾ ਦੀ ਬਣਤਰ ਦੇ ਮੁੱਖ ਤਿੰਨ ਪਦ ਅਹ ਪਦ ਹਨ। ਇੱਕ ਧੁਨੀ, ਦੂਜਾ ਸ਼ਬਦ ਤੀਜਾ ਅਰਥ। ਕੋਈ ਵੀ ਭਾਸ਼ਾ ਧੁਨੀ ਕਿਸੇ ਅਰਥ ਦੀ ਧਾਰਨੀ ਨਹੀਂ ਹੁੰਦੀ। ਧੁਨੀਆਂ ਦੇ ਸੁਮੇਲ ਤੋਂ ਬਣੇ ਸ਼ਬਦ ਕਿਸੇ ਨਾ ਕਿਸੇ ਅਰਥ ਦੇ ਮਾਲਕ ਹੁੰਦੇ ਹਨ। ਇਹਨਾਂ ਤਿੰਨ ਪੱਖਾਂ ਵਿੱਚੋਂ ਕੇਵਲ ਸ਼ਬਦ ਨੂੰ ਹੀ ਵਿਆਕਰਨ ਅਧਿਐਨ ਦਾ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਧੁਨੀ ਪੱਖ ਦਾ ਧੁਨੀ ਪੱਖ ਦਾ ਵਿਗਿਆਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ ਦੇ ਅਰਥ ਪੱਖ ਨੂੰ ਵੀ ਅਰਥ ਵਿਗਿਆਨ ਅਤੇ ਸਿਰਲੇਖ ਹੇਠ ਲਿਖੇ ਇੱਕ ਵੱਖਰੇ ਗਿਆਨ ਪ੍ਰਬੰਧਕ ਦਾ ਵਿਸ਼ਾ ਬਣਿਆ ਜਾਂਦਾ ਹੈ। ਭਾਸ਼ਾ ਦੀ ਵਿਆਕਰਨ ਇਕਾਈ ਵਿੱਚੋਂ ਸ਼ਬਦ ਤੋਂ ਪ੍ਰਮੁੱਖ ਇਕਾਈ ਹੈ। ਇੱਕ ਅਹ ਕਿਉਂਕਿ ਬਾਕੀ ਦੀਆਂ ਸਾਰੀਆਂ ਵਿਆਕਰਨ ਇਕਾਈਆਂ ਦੀ ਪਛਾਣ ਅਤੇ ਸਥਾਪਤੀ ਦਾ ਅਧਾਰਤ ਅਧਾਰਤ ਸ਼ਬਦ ਪੱਧਰ ਉੱਤੇ ਹੀ ਪ੍ਰਗਟ ਹੁੰਦੀ ਹੈ ਅਤੇ ਵਾਕੰਸ਼ ਵਾਕ ਹੁੰਦੇ ਹੀ ਸ਼ਬਦ ਸਮੂਹ ਹਨ। ਏਸੇ ਦ੍ਰਿਸ਼ਟੀ ਤੋਂ ਕਿਹਾ ਜਾ ਸਕਦਾ ਹੈ ਕਿ ਕਿਸੇ ਭਾਸ਼ਾ ਦੇ ਵੱਖ

ਪ੍ਰਾਚੀਨ ਵਿਆਕਰਨ ਅਧਿਐਨ ਵਿੱਚ ਵਾਕ ਦੀ ਸੰਚਾਰਤਾ ਦੇ ਵਿਗਿਆਪਨ ਪੱਖਾਂ ਨੂੰ ਹੀ ਬੋਲਿਆ ਜਾ ਰਿਹਾ ਹੈ। ਪਰ ਆਧੁਨਿਕ ਕਾਲ ਵਿੱਚ ਕਈ ਵਿਦਵਾਨਾਂ ਨੇ ਭਾਸ਼ਾ ਦੇ ਵਿਗਿਆਨਕ ਅਧਿਐਨ ਲਈ ਭਾਸ਼ਾ ਦੇ ਵੱਖ-ਵੱਖ ਸੂਖਮ ਪਹਿਲੂਆਂ ਨੂੰ ਕੇਂਦਰ ਬਿੰਦੂ ਬਣਾਇਆ ਹੈ। ਅਜਿਹੇ ਅਧਿਐਨ ਨੇ ਨਾਮਕਰਨ ਕੇਂਦਰ ਬਿੰਦੂ ਬਣਾਏ ਗਏ ਪਹਿਲੂਆਂ ਦੇ ਅਨੁਸਾਰ ਕੀਤੇ ਗਏ ਹਨ। ਇਸਦੇ ਫਲਸਰੁੂਪ ਨਵੇਂ ਪ੍ਰਕਾਰ ਦੇ ਅਧਿਐਨ ਹੋਂਦ ਵਿੱਚ ਆਏ ਹਨ। ਵਿਆਕਰਨ ਇਸ ਅਹ ਵਿਆਕਰਨ ਕਿਸ ਨੂੰ ਕਹਿੰਦੇ ਹਨ ਅਤੇ ਕਿਸ ਤੋਂ ਕੀ ਭਾਵ ਅਹ ਇਸ ਤੋਂ ਕੀ ਭਾਵ ਹੈ? ਇਹ ਕੁੱਝ ਗੱਲਾਂ ਹਨ ਜਿਨ੍ਹਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਪੰਜਾਬੀ ਵਿਆਕਰਨ ਦੀ ਪੜ੍ਹਾਈ ਸ਼ੁਰੂ ਕਰਨ ਜਾਂ ਕਰਵਾਉਣ ਸਮੇਂ ਇਹ ਵੀ ਪਤਾ ਹੁੰਦਾ ਹੈ ਹੋਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੀ ਬਣਤਰ ਦੇ ਕਿਹੜੇ ਪੱਖਾਂ ਜਾਂ ਇਸਦੀ ਵਿਆਕਰਨ ਦੇ ਕਿਹੜੇ ਤੱਤਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਪੰਜਾਬੀ ਵਿਆਕਰਨ ਦੇ ਬੁਨਿਆਦੀ ਤੱਤਾਂ ਦਾ ਇੱਥੇ ਮੁਕਤਸਰ ਜ ਅਹ ਅਜਿਹਾ ਜ਼ਿਕਰ ਕਰ ਅਹ ਕੀਤੇ ਜਾਣ ਦਾ ਭਾਵ ਇਸਦੇ ਪੂਰਨ ਤਸਵੀਰ ਪੇਸ਼ ਕਰਨ ਨਹੀਂ ਸਗੋਂ ਮੁੱਢਲੇ ਤੱਤਾਂ ਵੱਲ ਸੰਕੇਤ ਕਰਨਾ ਹੀ ਹੈ। ਵਿਆਕਰਨ ਦੇ ਸਾਰੇ ਤੱਥਾਂ ਬਾਰੇ ਵਿਸਥਾਰਪੂਰਵਕ ਚਰਚਾ ਅਗਾਂਹ ਕੀਤੀ ਜਾਵੇਗੀ। ਇਸ ਅਧਿਆਏ ਵਿੱਚ ਦਿੱਤੀ ਵਾਕਫ਼ੀਅਤ ਭਾਵੇਂ ਸੰਖੇਪ ਹੀ ਹੈ ਪਰ ਇਹ ਵਿਦਿਆਰਥੀ ਨੂੰ

ਤੋਂ ਵੱਡੀ ਇਕਾਈ ਮੰਨ ਕੇ ਇਸ ਵਿੱਚ ਵਿਚਰਨ ਵਾਲੀਆਂ ਛੋਟੀਆਂ ਵਿਆਕਰਨ ਇਕਾਈਆਂ ਦਾ ਜ਼ਿਕਰ ਕਰਦਿਆਂ ਹੋਇਆਂ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਵਿਸ਼ਲੇਸ਼ਣ ਕਰਨ ਸਮੇਂ ਪਹਿਲਾ ਕੰਮ ਇਹਨਾਂ ਛੋਟੀਆਂ ਇਕਾਈਆਂ ਦੀ ਸਥਾਪਤੀ ਦਾ ਹੁੰਦਾ ਹੈ। ਪ੍ਰਚਲਿਤ ਧਾਰਾ ਅਨੁਸਾਰ ਇੱਕ ਵਾਕ ਨੂੰ ਸ਼ੁਰੂ ਵਿੱਚ ਉਦੇਸ਼ ਅਤੇ ਉਦੇਸ਼ ਅਤੇ ਦੋ ਹਿੱਸਿਆਂ ਵਿੱਚ ਵੰਡਿਆ ਜਾ ਅਹ ਜਾਂਦਾ ਹੈ। ਹੇਠਾਂ ਪੰਜ ਵਾਕ ਦੇ ਕੇ ਅਜਿਹਾ ਵੰਡ ਕੀਤਾ ਗਿਆ ਹੈ। ਉਦੇਸ਼ ਇਹ ਵੰਡ ਭਾਵੇਂ ਦੇਖਣ ਨੂੰ ਬੜੀ ਅਸਾਂਭੀ ਅਜਿਹਾ ਲੱਗਦੀ ਹੈ ਪਰ ਇਹ ਵੰਡ ਕਿਸੇ ਆਪਹੁਦਰੇ ਢੰਗ ਨਾਲ ਨਹੀਂ ਕੀਤੀ ਗਈ। ਰਵਾਇਤੀ ਤੌਰ ਤੇ ਵਾਕ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਵਾਕ ਵਿੱਚ ਉਸਦੇ ਤੱਤ ਬਾਰੇ ਕੁੱਝ ਕਿਹਾ ਗਿਆ ਹੁੰਦਾ, ਉਦੇਸ਼ ਕੀਤਾ ਜਾਂਦਾ ਹੈ ਬਾਕੀ ਦੇ

ਉੱਦੇਸ਼ ਹੁੰਦੇ ਹਾਂ ਅਹ ਅਤੇ ਵਾਕ ਦੀ ਬਾਕੀ ਦਾ ਹਿੱਸਾ ਵਾਕ ਵਿੱਚ ਜੋ ਵੀ ਚਰਚਾ ਕੀਤੀ ਗਈ ਹੁੰਦੀ ਹੈ, ਉੱਦੇਸ਼ ਦਾ ਉਸ ਨਾਲ ਬਹੁਤ ਨੇੜੇ ਦਾ ਸਬੰਧ ਹੁੰਦਾ ਹੈ। ਉੱਦੇਸ਼ ਵਾਕ ਦਾ ਉਹ ਅੰਗ

ਵਿੱਦਿਆ ਵਿੱਚ ਕੋਈ ਨਵੀਂ ਸੂਚਨਾ ਦਿੱਤੀ ਗਈ ਹੁੰਦੀ ਹੈ। ਇਹ ਉੱਦੇਸ਼ ਦੇ ਮੁੱਖ ਲੱਛਣ ਦੀ ਪਰਿਭਾਸ਼ਾ ਨਹੀਂ, ਪੰਜਾਬੀ ਵਾਕ ਵਿੱਚ ਅਪੂਰਤ ਰੂਪ ਦੀ ਕਿਰਿਆ ਦਾ ਵਚਨ ਲਿੰਗ ਅਤੇ ਪੁਰਖ ਵਜੋਂ ਪੱਖੋਂ ਜਿਸ ਨਾਮ ਨਾਲ ਮੇਲ ਹੁੰਦਾ ਹੈ, ਉਸ ਹੀ ਉੱਦੇਸ਼ ਹੁੰਦਾ ਹੈ ਜਿਵੇਂ ਕਿ ਪਿੱਛੇ ਦਿੱਤੇ ਗਏ ਵਚਨ ਇੱਕ ਦੋ, ਤਿੰਨ ਅਤੇ ਪੰਜ ਤੋਂ ਸਪੱਸ਼ਟ ਹੈ। thank you have a nice day ਇਹ ਹਲੇ ਸਾਰੇ ਪੇਕੇ ਤੇ ਸੀ ਸਵੇਰ ਦੇ ਗਿਆਰਾਂ ਵੱਜ ਚੁਕੇ ਸਨ ਦਿਨ ਪੂਰਾ ਚੜ੍ਹ ਆਇਆ ਸੀ ਪਰ ਉਸ ਨੇ ਰਜਾਈ ਮੂੰਹ ਤੋਂ ਨਹੀਂ ਸੀ ਲਾਹੀ ਉਸ ਦੀ ਨੂੰਹ ਕੈਥੀ

ਸਵੇਰੇ ਨੋ ਕੁ ਵਜੇ ਆਕੇ ਉਹ ਉਸ ਨੂੰ ਜਗਾ ਕੇ ਚਾਹ ਲਈ ਪੁੱਛ ਗਈ ਸੀ ਪਰ ਹਰ ਵਾਰੀ ਹਰਬੰਸ਼ ਕੌਰ ਨੇ ਨਾ ਵਿਚ ਸਿਰ ਹਿਲਾਇਆ ਤੇ ਪਾਸਾ ਪਰਤ ਲਿਆ ਕੈਥੀ ਉਸ ਨੂੰ ਜਿਆਦਾ ਕੁਝ ਕਹਿੰਦੀ ਵੀ ਨਹੀਂ ਸੀ ਕਾਰਣ ਦੋਹਾਂ ਦੀ ਜ਼ੁਬਾਨ ਦਾ ਫਰਕ ਸੀ ਕੈਥੀ ਕਹਿੰਦੀ ਕੁਝ ਹੋਰ ਸੀ ਤੇ ਹਰਬੰਸ ਕੌਰ ਦੇ ਪੱਲੇ ਕੁਝ ਹੋਰ ਹੀ ਪੈਂਦਾ ਭਾਵੇਂ ਹਰਬੰਸ ਕੌਰ ਨੂੰ ਇੰਗਲੈਂਡ ਆਈ ਨੂੰ ਵੀਹ ਸਾਲ ਹੋ ਗਏ ਸਨ ਪਾਰ ਅੰਗਰੇਜ਼ੀ ਜ਼ੁਬਾਨ ਵਲੋਂ ਉਹ ਕੋਰੀ ਸੀ ਮੁੰਡਾ ਤੇ ਬਹੁ ਸਾਰਾ ਦਿਨ ਅੰਗਰੇਜ਼ੀ ਚ ਗਿਟ ਮਿਟ ਕਰਦੇ ਤੇ ਉਹਦੇ ਪੱਲੇ ਕੱਖ ਨਾ ਪੈਂਦਾ ਜਦੋ ਕੈਥੀ ਉਸ ਨਾਲ ਕੋਈ ਗੱਲ ਕਰਦੀ ਤਾਂ ਉਹ ਗੱਲ ਨੂੰ ਬਿਨਾ ਸਮਝੇ ਹੀ yes yes no no ਕਹਿ ਦਿੰਦੀ ਤੇ ਇਸ yes no ਨੇ ਕਈ ਵਾਰੀ ਘਰ ਵਿਚ ਕਲੇਸ਼ ਪਵਾ ਦਿੱਤਾ ਸੀ ਕੈਥੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਉਸ ਦੇ ਪੁੱਤਰ ਸਤਵੀਰ ਨਾਲ ਇੱਕ ਦਿਨ ਉਹ ਘਰ ਦੀ ਸਫਾਈ ਕਰਦੀ ਹੋਈ ਹਰਬੰਸ ਕੌਰ ਦੇ ਕਮਰੇ ਚ ਆ ਗਈ ਹਰਬੰਸ ਕੌਰ ਗੁਰੂਦੁਆਰੇ ਗਈ ਹੋਈ ਸੀ ਕੈਥੀ ਨੇ ਕਮਰਾ ਸਾਫ ਕੀਤਾ ਤੇ ਆਪਣੀ ਸਾਸ ਦਾ ਪੁਰਾਣਾ ਬਿਸਤਰਾ ਚੁੱਕ ਕੇ ਨਵਾਂ ਬਿਛਾ ਦਿੱਤਾ ਤੇ ਉਸਦੀ ਲੀਰਾਂ ਹੋਈ

ਤੇ ਨੂੰਹ ਵਾਂਗ ਲੜੀ yes mom you don't need that rag anymore that is too old I brought this new blanket for you ਕੈਥੀ ਨੇ ਸਾਸ ਨੂੰ bed ਤੇ ਪਿਆ ਗਰਮ ਕੰਬਲ ਹੱਥਾਂ ਵਿਚ ਚੁੱਕ ਕੇ ਦਿਖਾਇਆ no ਕੰਬਲ no ਰਜਾਈ ਉਹ ਬੱਚਿਆਂ ਵਾਂਗ ਰੌਣ ਲੱਗ ਪਈ what happened why are you crying ਕੈਥੀ ਘਬਰਾ ਗਈ no no no ਰਜਾਈ ਉਹ ਰੋਂਦੇ ਹੋਏ ਬਾਹਰ ਚਲੀ ਗਈ ਕੈਥੀ ਘਬਰਾਈ ਹੋਈ ਉਸਦੇ ਮਗਰ ਦੌੜੀ ਹਰਬੰਸ ਕੌਰ ਘਰ ਮੁਰੇ ਪਏ ਬੈਗਾਂ ਵਿਚੋਂ ਆਪਣੀ ਰਜਾਈ ਵਾਪਿਸ ਕੱਢ ਲਿਆਈ bed ਤੇ ਪਿਆ ਕੰਬਲ ਉਸਨੇ ਇਕੱਠਾ ਕਰਕੇ carpet ਤੇ ਰੱਖ ਦਿੱਤਾ ਕੈਥੀ ਨੂੰ ਹਰਬੰਸ ਕੌਰ ਦੀ ਇਸ ਹਰਕਤ ਤੇ ਆਪਣਾ ਅਪਮਾਨ ਹੋਇਆ ਲਗਾ ਤੇ ਗੁੱਸੇ ਚ ਆਕੇ ਉਸ ਨੇ ਰਜਾਈ ਹਰਵੰਸ਼ ਕੌਰ ਦੇ ਹੱਥੋਂ ਖਿੱਚੀ this is very dirty not good for your health ਉਹ ਚੀਖੀ no no ਸਤਵੀਸ਼ ਸਤਵੀਰ ਵੇ ਸੱਤੇ ਹਰਬੰਸ ਕੌਰ ਨੇ ਕਾਂਵਾਂਰੋਲੀ ਪਾ ਦਿੱਤੀ, ਕੀ ਹੋਇਆ ਮੋਮ, ਸਤਵੀਰ ਦੂਜੇ ਕਮਰੇ ਚੋ ਭੱਜ ਕੇ ਆਇਆ, ਹਰਬੰਸ ਕੌਰ ਰਜਾਈ ਦੇ ਉਪਰ ਬਿਛੀ ਪਈ ਸੀ ਤੇ ਕੈਥੀ ਉਸ ਨੂੰ ਪਰੇ ਧੱਕ ਕੇ ਰਜਾਈ ਉਸਦੇ ਹੇਠੋਂ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ ਵੇ ਪੁੱਤ ਮੇਰੀ ਰਜਾਈ ਸਤਵੀਰ ਤੋਂ ਹਰਬੰਸ ਕੌਰ ਦੀਆਂ ਅੱਖਾਂ ਚ ਹੰਝੂ ਦੇਖੇ ਨਾ ਗਏ how you dared ਉਸਨੇ ਕੈਥੀ ਦੇ ਸੁਨਹਿਰੇ ਵਾਲ ਸ਼ਲੋਕੜੇ ਵਾਂਗ ਹੱਥਾਂ ਚ ਫੜ ਕੇ ਖਿਚੇ ਤੇ ਦੋ ਥੱਪੜ ਪੂਰੇ ਜ਼ੋਰ ਨਾਲ ਉਸਦੇ ਮੂੰਹ ਤੇ ਮਾਰੇ whats wrong with you ਕੈਥੀ ਹੱਕੀ ਬੱਕੀ ਰਹਿ ਗਈ

ਕੈਥੀ ਦੀਆਂ ਭੂਰੀਆਂ ਅੱਖਾਂ ਚ ਦਬਲਤਾਰੇ don't touch her things let her live as she likes ਉਹ ਕੈਥੀ ਨੂੰ ਝਿਆਂ ਲੈਕੇ ਆ ਰਿਹਾ ਸੀ how she can live in such a dirty room and how we can live with her ਉਹ ਹਲੇ ਗੱਲ ਪੂਰੀ ਵੀ ਨਹੀਂ ਸੀ ਕਰ ਸਕੀ ਕਿ ਸਤਵੀਰ ਨੇ ਉਸਦੇ ਵਾਲ ਫੜ ਕੇ ਖਿਚੇ then go to hell I am going to live with my mother in this dirty place you get lost ਉਸ ਨੇ ਫੇਰ ਥੱਪੜ ਚੁਕਿਆ ਪਰ ਹਰਬੰਸ ਕੌਰ ਨੇ ਕਮਜ਼ੋਰ ਹੱਥਾਂ ਨਾਲ ਉਸਦੀ ਬਾਂਹ ਫੜੀ ਨਾ ਵੇ ਪੁੱਤ

ਕਿ ਜੇ ਤੂੰ ਇਸ ਘਰ ਵਿਚ ਰਹਿਣਾ ਤੇ ਮੇਰੇ mom ਦੀ respect ਕਰ ਤੇ ਮਾਂ ਨੂੰ ਸਮਝਾ ਰਿਹਾ ਸੀ ਮੈਨੂੰ ਨੀ ਲੋੜ respect ਦੀ ਬਸ ਮੇਰੇ room ਨੂੰ ਨਾ ਛੇੜੋ ਪੁੱਤ ਮੇਰੀਆਂ ਚੀਜ਼ਾਂ ਇਹਨੂੰ ਸਮਝਾ ਦੇ ਅੰਗਰੇਜ਼ੀ ਚ ਵੀ ਮੇਰੀ ਕੋਈ ਚੀਜ਼ ਬਾਹਰ ਨਾ ਸੁੱਟੇ ਹੋਰ ਮੈਂ ਤੁਹਾਥੋਂ ਕੁਛ ਨੀ ਮੰਗਦੀ ਉਹ ਦੋਹਵੇਂ ਹੱਥ ਜੋੜੇ ਖੜੀ ਸੀ ਅੱਜ ਤੋਂ ਬਾਅਦ ਇਹ ਤੇਰੇ room ਚ knock ਕਰਕੇ ਆਵੇਗੀ mom ਤੈਨੂੰ ਪੁੱਛ ਕੇ I will teach her how to behave ਉਹ ਗੁੱਸੇ ਨਾਲ ਬੋਲਿਆ ਨਾ ਪੁੱਤ ਲੜੋ ਨਾ ਬਹੁ ਨੂੰ ਨਾ ਮਾਰੀਂ ਇਹਦਾ ਬਿਚਾਰੀ ਦਾ ਕੀ ਕਸੂਰ ਹੈ ਮੇਰੇ ਗੱਲ ਨੀ ਸਮਝ ਆਉਂਦੀ ਉਸ ਨੇ ਪੁੱਤ ਨੂੰ ਸਮਝਾਇਆ ਕੈਥੀ ਚੁੱਪ ਚਾਪ ਆਪਣੇ ਕਮਰੇ ਚ ਚਲੀ ਗਈ ਉਸ ਦਿਨ ਤੋਂ ਬਾਅਦ ਉਹ ਮੁੜ ਕੇ ਉਸਦੇ ਬਗੈਰ ਪੁਛੇ ਉਸਦੇ ਕਮਰੇ ਚ ਨਹੀਂ ਆਈ ਪੁੱਛ ਕੇ ਆਉਂਦੀ ਉਸਦਾ room ਸਾਫ ਕਰਦੀ ਕੱਪੜੇ ਧੋ ਦਿੰਦੀ ਉਸਨੂੰ ਨਵਾਂ ਧੁਵਾ ਦਿੰਦੀ ਤੇ ਉਸਦੀ ਪਸੰਦ ਦਾ ਖਾਣਾ ਉਸਨੂੰ ਦਿੰਦੀ ਪਰ ਉਸਦੇ ਕਮਰੇ ਦੀ ਕਿਸੀ ਚੀਜ਼ ਨੂੰ ਉਹ ਬਗੈਰ ਪੁਛੇ ਹੱਥ ਨਾ ਲਗਾਉਂਦੀ ਕਾਫੀ ਸਮਝਦਾਰ ਕੁੜੀ ਸੀ ਕੈਥੀ। ਸਤਵੀਰ ਨਾਲ ਉਸਨੇ love marriage ਕਰਵਾਈ ਸੀ। ਉਹ ਉਸ firm ਵਿਚ clerk ਦਾ ਕਾਮ ਕਰਦੀ ਸੀ ਜਿਥੇ ਸਤਵੀਰ engineer ਲਗਾ ਹੋਇਆ ਸੀ। ਕੈਥੀ ਤੇ ਸਤਵੀਰ ਦੀ ਦੋਸਤੀ ਪਿਆਰ ਚ ਬਦਲੀ ਤੇ ਦੋਹਾਂ ਨੇ ਵਿਆਹ ਦਾ ਫੈਸਲਾ ਕਰ ਲਿਆ ਮੈਂ ਤੇਰੇ ਨਾਲ ਆਪਣੀ ਮਾਂ ਨਾਲ ਗੱਲ ਕਰਾਂਗਾ ਸਤਵੀਰ ਨੇ ਉਸਨੂੰ ਦੱਸਿਆ ਤੇ ਕੈਥੀ ਹੱਸ ਪਈ ਵਿਆਹ ਤੂੰ ਕਰਨਾ ਕੇ ਤੇਰੀ mom ਨੇ ਕੈਥੀ ਮੇਰਾ ਖਿਆਲ ਹੈ ਤੂੰ ਬੜੀ ਸਮਝਦਾਰ ਕੁੜੀ ਹੈ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਾਰਣ ਆਪਣੇ ਸੰਬੰਧਾਂ ਨੂੰ ਖ਼ਰਾਬ ਨਹੀਂ ਕਰੇਂਗੀ ਮੈਂ ਦੁਨੀਆ ਵਿਚ ਸਿਰਫ ਇੱਕੋ ਇਨਸਾਨ ਨੂੰ ਪਿਆਰ ਕਿੱਤਾ ਹੈ ਤੇ ਉਹ ਹੈ ਮੇਰੀ ਮਾਂ ਜੇ ਕਿਤੇ ਵੀ ਤੂੰ ਉਸ ਪਿਆਰ ਦੇ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਕੀਤੀ ਤਾ ਤੇਰੇ ਮੇਰੇ ਰਿਸ਼ਤੇ ਦਾ ਉਹ ਆਖਰੀ ਦਿਨ ਹੋਵੇਗਾ ਤੇ ਸੱਚ ਜਾਣ ਮੈਂ ਮਜ਼ਾਕ ਨਹੀਂ ਕਰ ਰਿਹਾ ਉਹ ਸੰਜੀਦਗੀ ਨਾਲ

ਉਸਨੂੰ ਹਰ ਅੰਗਰੇਜ਼ ਔਰਤ ਆਪਣੀ ਸੌਕਣ ਵਰਗੀ ਲੱਗਦੀ ਸੀ ਜੋ ਉਸਤੋਂ ਉਸਦਾ ਪਤੀ ਖੋ ਕੇ ਲੈ ਗਈ ਸੀ ਤੇ ਉਸਦੇ ਹਾੜੇ ਮਿਨਤਾਂ ਦਾ ਉਸਤੇ ਕੋਈ ਅਸਰ ਨਹੀਂ ਹੋਇਆ ਸੀ ਉਸਨੂੰ ਅਤੇ ਉਸਦੇ ਬੱਚਿਆਂ ਨੂੰ ਸੜਕਾਂ ਤੇ ਰੋਲਣ ਲਈ ਮਜ਼ਬੁਰ ਕਰ ਦਿੱਤਾ ਸੀ ਉਸ ਗੋਰੀ ਮੇਮ ਨੇ ਹਰਵੰਸ਼ ਕੌਰ ਦਾ ਮਨ ਹਰ ਗੋਰੀ ਔਰਤ ਤੋਂ ਡਰਦਾ ਸੀ ਤੇ ਸਤਵੀਰ ਨਾਲ ਕੈਥੀ ਨੂੰ ਦੇਖ ਕੇ ਉਹਦੇ ਹੋਲ ਪੈਣ ਲੱਗੇ ਪਰ ਉਹ ਪੁੱਤ ਦੇ ਮੂੰਹ ਤੇ ਡਲ੍ਹਕਾਂ ਮਾਰਦੀ ਖੁਸ਼ੀ ਨੂੰ ਪੂੰਜਾ ਨਹੀਂ ਮਾਰਨਾ ਚਾਹੁੰਦੀ ਸੀ ਇਸ ਲਈ ਉਸ ਨੇ ਖੁਦ ਨੂੰ ਸਮਝਾਇਆ ਕੁੜੀ ਤਾਂ ਮੈਨੂੰ ਪਸੰਦ ਹੈ ਪੁੱਤ ਬਸ ਇਹਨੂੰ ਇਹਨਾਂ ਦਸ ਦੇ

ਨਹੀਂ ਤਾ ਫੇਰ ਇਹ ਤੇਰੇ ਨਾਲ ਗੱਲ ਕਰੇ ਤੇ ਤੂੰ ਪੰਜਾਬੀ ਚ ਮੈਨੂੰ ਦਸ ਦੀਆ ਕਰੀ ਜਿਵੇਂ ਤੇਰਾ ਬਾਪੂ ਵੀ ਦੱਸਦਾ ਹੁੰਦਾ ਸੀ ਪਰ ਘਰ ਵਿਚ ਕਲੇਸ਼ ਨਾ ਪਵੇ ਹਰਵੰਸ਼ ਕੌਰ ਗੱਲ ਕਰਦੀ ਕਿਤੇ ਦੂਰ ਗਵਾਚ ਗਈ ਸੀ ਕੈਥੀ ਦਾ ਸਤਵੀਰ ਨਾਲ ਵਿਆਹ ਹੋ ਗਿਆ ਕੈਥੀ ਨੇ ਘਰ ਆਕੇ ਘਰ ਦੀ ਸ਼ਕਲ ਬਦਲ ਦਿੱਤੀ ਪੁਰਾਣੇ paper carpet ਸੋਫੇ bed ਤੇ ਇਥੋਂ ਤਕ kitchen ਦਾ ਸਮਾਨ ਤੱਕ ਬਦਲ ਦਿੱਤਾ ਜੇ ਨਹੀਂ ਬਦਲਿਆ ਤਾ ਹਰਵੰਸ਼ ਕੌਰ ਦਾ ਕਮਰਾ। ਹਰਵੰਸ਼ ਕੌਰ ਦੇ ਇਸ ਕਮਰੇ ਚ ਆਪਣੀ ਦੁਨੀਆ ਬਸੀ ਹੋਈ ਸੀ ਉਹ ਜਦੋ ਵੀ ਇਸ ਕਮਰੇ ਚ ਆਕੇ ਪੈਂਦੀ ਤੇ ਉਸਦੀ ਜੀਵਨ ਕਥਾ ਉਸਦੇ ਸਾਹਮਣੇ ਕਿਸੇ film ਵਾਂਗ ਘੁੰਮਦੀ।

ਮੁੰਡਾ ਸੱਤ ਸਾਲ ਦਾ ਤੇ ਕੁੜੀ ਪੰਜ ਸਾਲ ਦੀ ਉਸਦਾ ਆਦਮੀ ਕੁਲਦੀਪ ਸਿੰਘ ਉਸਤੋਂ ਪੰਜ ਕੁ ਸਾਕ ਪਹਿਲਾ ਇਥੇ ਆ ਗਿਆ ਸੀ ਉਸਦੀ ਛੋਟੀ ਕੁੜੀ ਹਲੇ ਢਿੱਡ ਵਿਚ ਹੀ ਸੀ ਕੁਲਦੀਪ ਸਿੰਘ ਨੇ ਤਾ ਆਪਣੀ ਧੀ ਦਾ ਮੂੰਹ ਵੀ ਨਹੀਂ ਸੀ ਵੇਖਿਆ ਜਾਂਦਾ ਹੀ ਤੈਨੂੰ ਰਾਹ ਵਾਰੇ ਭੇਜੂੰਗਾ ਤੂੰ ਨਿਆਣਿਆਂ ਨੂੰ ਨਾਲ ਲੈਕੇ ਆਜੀ ਆਕੇ ਉਹ ਪਾਣੀ ਵਾਲੇ ਜਹਾਜ਼ ਵਿਚ ਚੜ੍ਹ ਆਇਆ ਸੀ ਪਰ ਜਾਣ ਤੋਂ ਬਾਅਦ ਨਾ ਉਹਨੇ ਰਾਹਦਾਰੀ ਭੇਜੀ ਤੇ ਨਾ ਹੀ ਉਹਨਾਂ ਨੂੰ ਬੁਲਾਇਆ ਸ਼ੁਰੂ ਸ਼ੁਰੂ ਵਿਚ ਆਪਣੇ ਮਾਂ ਬਾਪ ਨੂੰ ਚਿੱਠੀ ਲਿਖਦਾ ਰਿਹਾ ਫੇਰ ਹੋਲੀ ਹੋਲੀ ਉਹ ਵੀ ਬੰਦ ਹੋ ਗਈ

ਤੇ ਨਾਲ ਹੀ ਆਪਣੇ ਕਿਸੇ ਦੋਸਤ ਨੂੰ ਚਿੱਠੀ ਲਿਖ ਦਿੱਤੀ ਜਿਹੜਾ ਕਈ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਸੀ ਕਿ ਹਰਬੰਸ ਕੌਰ ਤੇ ਬੱਚਿਆਂ ਨੂੰ airport ਤੋਂ ਚੁੱਕ ਕੇ ਕੁਲਦੀਪ ਸਿੰਘ ਕੋਲ ਛੱਡ ਆਵੇ ਜਦੋ ਤੀਵੀਂ ਤੇ ਆਪਣੇ ਬੱਚਿਆਂ ਨੂੰ ਸਾਹਮਣੇ ਦੇਖੇਗਾ ਆਪੇ ਆਪਣੀ ਜ਼ਿਮੇਵਾਰੀ ਸਾਹਮਬੇਗਾ ਬੁਜ਼ਰਗ ਨੇ ਸੋਚਿਆ ਸੀ ਸੋਹਰੇ ਦੇ ਦੋਸਤ ਨੇ ਹਰਬੰਸ ਕੌਰ ਨੂੰ airport ਤੋਂ ਚੁੱਕਿਆ

ਤੂੰ ਇਥੇ ਕਿ ਕਰ ਰਹੀ ਹੈ ਉਹ ਘਬਰਾ ਕੇ ਬੋਲਿਆ ਹੋਰ ਮੈਂ ਕਿਥੇ ਜਾਵਾਂ ਉਹਨੇ ਨਿਮਾਣਿਆ ਵਾਂਗ ਕਿਹਾ ਤੂੰ ਇਥੇ ਨਹੀਂ ਰਹਿ ਸਕਦੀ ਵਾਪਿਸ ਚਲੀ ਜਾ ਕੁਲਦੀਪ ਸਿੰਘ ਨੇ ਹੁਕਮ ਦਿੱਤਾ ਵਾਪਿਸ ਕਿਦੇ ਕੋਲ ਜਾਵਾਂ ਮੇਰੇ ਮਾਂ ਬਾਪ ਮਰ ਗਏ ਤੇਰੇ ਭਰਾ ਦੇਖ ਕੇ ਨੀ ਰਾਜ਼ੀ ਮੈਨੂੰ ਫਿਰ ਮੈਂ ਨਿਆਣਿਆਂ ਨੂੰ ਲੈ ਕੇ ਕਿਥੇ ਜਾਵਾਂ। ਬਾਪੂ ਜੀ ਨੇ ਕਿਹਾ ਵੀ ਆਪ ਹੀ ਸਾਂਭੂਗਾ ਆਪਣੇ ਟੱਬਰ ਨੂੰ। ਹਰਬੰਸ ਕੌਰ ਨੇ

ਉਸਨੂੰ ਉਮੀਦ ਨਹੀਂ ਸੀ ਕਿ ਗੱਲ ਇਥੋਂ ਤੱਕ ਵੀ ਵਿਗੜ ਸਕਦੀ ਹੈ ਤੂੰ ਵਾਪਿਸ ਮੁੜਜਾ ਤੇਰੇ ਜਾਣ ਦਾ ਖਰਚਾ ਮੈਂ ਦੇ ਦਿੰਨਾ ਕੁਲਦੀਪ ਸਿੰਘ ਉਸ ਨੂੰ ਚੁੱਪ ਦੇਖ ਕੇ ਬੋਲਿਆ ਮੈਂ ਕਿਥੇ ਮੂੜੁਗੀ ਹੁਣ ਇਥੇ ਰਹਿ ਜਾਣੀ ਆ ਲੋਕ ਦੋ ਦੋ ਵਿਆਹ ਕਰਾ ਹੀ ਲੈਂਦੇ ਨੇ ਉਹ ਰੁਲਦੀ ਹੋਈ ਬੋਲੀ ਕੁਲਦੀਪ ਸਿੰਘ ਚੁੱਪ ਕਰ ਗਿਆ ਸ਼ਾਮ ਨੂੰ ਉਸਦੀ ਦੂਜੀ ਬੀਵੀ ਕਾਮ ਤੋਂ ਵਾਪਿਸ ਆ ਗਈ

ਉਹ ਛੇਤੀ ਹੀ ਇਹਨਾਂ ਨੂੰ ਵਾਪਿਸ ਇੰਡੀਆ ਭੇਜ ਦੇਵੇਗਾ ਪਰ ਗੋਰੀ ਮੇਮ ਦੇ ਜਿਵੇਂ ਪੈਰਾਂ ਨੂੰ ਅੱਗ ਲੱਗ ਗਈ ਸੀ ਉਸਨੇ ਕੁਲਦੀਪ ਸਮੇਤ ਸਾਰੇ ਲਾਨੇ ਨਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਜਾ ਤਾ ਇਹ ਰਹੇਗੀ ਤੇ ਜਾ ਮੈਂ ਉਸਨੇ ਇੱਕ ਟੁੱਕ ਫੈਸਲਾ ਸੁਣਾਇਆ ਮੈਂ ਤੇਰੇ ਭਾਂਡੇ ਮਾਂਜੀ ਜਾਉ ਰੋਟੀ ਟੁੱਕ ਕਰ ਦਿਆ ਕਰੁ ਹਰਬੰਸ ਕੌਰ ਨੇ ਗੋਰੀ ਦੇ ਪੈਰ ਫੜੇ ਗੋਰੀ ਨੇ ਕਈ ਗੱਲਾਂ ਉਸ ਨੂੰ ਇੰਗਲਿਸ਼ ਚ ਕਹੀਆਂ ਜੋ ਉਸਦੇ ਪੱਲੇ ਨਾ ਪਈਆਂ ਇਹਨੂੰ ਕਹਿ ਦੇ ਮੈਂ ਨੌਕਰ ਬਣ ਕੇ ਰਹੁ ਕਦੇ ਹਕ਼ ਨੀ ਮੰਗਦੀ ਬਰਾਬਰ ਦਾ ਹਰਬੰਸ ਕੌਰ ਨੇ ਆਪਣੇ ਆਦਮੀ ਨੂੰ ਤਰਲਾ ਪਾਈਆਂ ਇਹ ਤਾ ਤੇਰਾ ਨਾਮ ਵੀ ਨੀ ਸੁਣਨਾ ਚਾਉਂਦੀ ਤੇਰੇ ਨਾਲ ਮੈਨੂੰ ਵੀ ਘਰੋਂ ਕੱਢਣ ਨੂੰ ਫਿਰਦੀ ਹੈ ਉਹ ਨਫਰਤ ਨਾਲ ਬੋਲਿਆ ਫੇਰ ਬਹੁਤ ਦੇਰ ਤਕ ਕੁਲਦੀਪ ਮੇਮ ਨਾਲ ਇੰਗਲਿਸ਼ ਚ ਤੂੰ ਤੂੰ ਮੈਂ ਮੈਂ ਕਰਦਾ ਰਿਹਾ ਤੇ ਗੱਲ ਨਿਬੜੀ ਜਾਕੇ ਇਸ ਫੈਸਲੇ ਤੇ ਕਿ ਕੁਲਦੀਪ ਦੋ ਚਾਰ ਦੀਨਾ ਵਿਚ ਹੀ ਆਪਣੇ ਬੀਵੀ ਤੇ ਬੱਚਿਆਂ ਨੂੰ ਵਾਪਿਸ India ਭੇਜ ਦੇਵੇਗਾ। ਉਸੇ ਵੇਲੇ ਉਸਨੇ ਹਰਵੰਸ਼ ਕੌਰ ਨੂੰ ਨਾਲ ਲਿਆ ਤੇ ਆਪਣੇ ਕਿਸੇ ਦੋਸਤ ਦੇ

ਚਲ ਜੇ ਜਵਾਨੀ ਚ ਗ਼ਲਤੀ ਕਰ ਹੀ ਬੈਠਾ ਤਾ ਫੇਰ ਕਿ ਆ ਜੇ ਉਹ ਉਸਨੂੰ ਅੱਡ ਘਰ ਲੈ ਕੇ ਦੇ ਦੇਵੇ ਤੇ ਕਦੇ ਕਦੇ ਗੇੜਾ ਮਾਰ ਜਾਵੇ ਤਾ ਉਸ ਲਈ ਤਾਂ ਇਹ ਬਹੁਤ ਹੈ ਪਰ ਕੁਲਦੀਪ ਸਿੰਘ ਨਾ ਦੂਜੇ ਦਿਨ ਸਵੇਰੇ ਆਇਆ ਤੇ ਨਾ ਤੀਜੇ ਦਿਨ ਘਰ ਚ ਦੀਵਾ ਨਾ ਬੱਤੀ ਨਾ ਪਾਣੀ ਨਾ ਅੱਗ ਠੰਡ ਚ ਨਿਆਣਿਆਂ ਦੀ ਕੁਲਫੀ ਜਮ ਗਈ ਭੁੱਖੇ ਪਾਣੀ ਉਹ ਦੋ ਦਿਨ ਮਾਂ ਨਾਲ ਚਿਮੜੇ ਪਏ ਰਹੇ ਰਾਤ ਨੂੰ ਉਪਰ ਲੈਣ ਨੂੰ ਕੱਪੜਾ ਨਾ ਲੀੜਾ ਠੋਠਰ ਕਰਦੀ ਉਹ ਦੋਵੇਂ ਬੱਚਿਆਂ ਨੂੰ ਬੁਕਲ ਚ ਲਈ ਰਾਤ ਗੁਜ਼ਾਰ ਦਿੰਦੀ। ਬਾਹਰ ਬਰਫ ਪੈਣੀ ਸ਼ੁਰੂ ਹੋ ਗਈ ਸੀ। ਹਰਵੰਸ਼ ਕੌਰ ਕੁਲਦੀਪ ਸਿੰਘ ਦੀ ਉਡੀਕ ਕਰ ਕਰ ਥੱਕ ਗਈ ਉਸ ਨੂੰ ਤਾ ਇਹ ਵੀ ਪਤਾ ਨਹੀਂ ਸੀ ਕਿ ਉਹ ਕਿਥੇ ਰਹਿ ਰਹੀ ਹੈ ਤੇ ਉਸਦਾ ਪਤੀ ਕਿਥੇ ਹੈ ਤੀਜੀ ਰਾਤ ਜਦੋ ਠੰਡ ਨੇ ਕਹਿਰ ਬਰਸਾਨਾ ਸ਼ੁਰੂ ਕੀਤਾ ਤਾਂ ਉਹ ਉਠੀ ਤੇ ਨਾਲ ਵਾਲੇ ਗੁਆਂਢੀਆਂ ਦਾ ਜਾ ਬੂਹਾ ਖੜਖਾਇਆ ਉਸਨੇ ਕਿਸੇ ਅੱਧ ਖੜਜੇ ਪੰਜਾਬੀ ਸਿੱਖ ਨੇ ਬੂਹਾ ਖੋਲਿਆ ਕੀ ਗੱਲ ਹੈ ਕੌਣ ਹੈ ਭਾਈ ਉਹ ਸਾਹਮਣੇ ਇੱਕ ਅਣਜਾਣ ਔਰਤ ਨੂੰ ਦੇਖ ਕੇ ਹੈਰਾਨ ਹੋਇਆ ਮੈਂ ਜੀ ਤੁਹਾਡੇ ਨਾਲ ਵਾਲੇ ਮਕਾਨ ਚ ਦੋ ਦਿਨ ਪਹਿਲਾਂ ਆਈ ਆ ਮੇਰਾ ਆਦਮੀਂ ਛੱਡ ਗਿਆ ਸੀ ਮੈਨੂੰ ਇਥੇ ਪਰ ਦੋ ਦਿਨ ਹੋ ਗਏ ਮੁੜਕੇ ਨਹੀਂ ਆਇਆ ਮੇਰੇ ਨਾਲ ਆ ਨਿੱਕੇ ਨਿੱਕੇ ਦੋ ਨਿਆਣੇ ਨੇ ਠੰਡ ਦੇ ਮਾਰੇ ਸਾਰੀ ਰਾਤ ਨੀ ਸੋਂਦੇ ਜੇ ਤੁਹਾਡੇ ਕੋਲ ਕੋਈ ਰਜਾਈ ਪਈ ਹੋਵੇ ਫਾਲਤੂ ਤਾ ਦੋ ਦਿਨ ਲਈ ਉਧਾਰੀ ਦੇ ਦੋ

ਚੇਤਰ ਸੁਦੀ ਨੌਂ ਨੂੰ ਰਾਮ-ਨੌਮੀ ਦਾ ਤਿਉਹਾਰ ਪੈਂਦਾ ਹੈ ਇਸ ਤਿੱਥ ਨੂੰ ਸ੍ਰੀ ਰਾਮ ਚੰਦਰ ਜੀ ਨੇ ਜਨਮ ਲਿਆ ਸੀ ਰਾਮ ਨੌਮੀ ਨੂੰ ਮੰਦਰਾਂ ਵਿੱਚ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਵਿੱਚ